test ਕਰਵਾਨ ਚਲੀ ਗਈ sugar ਦਾ ਮੈਂ ਕਿਹਾ doctor ਸਾਹਿਬ ਮੈਨੂੰ ਨਾ ਲਗਦਾ ਮੈਨੂੰ sugar ਤਾਂ ਨਹੀਂ ਕਹਿੰਦਾ ਲੱਗਦਾ ਨਹੀਂ ਤੇਰੇ ਡਾਕਟਰ ਨੇ ਦੱਸਿਆ ਵਾਹ ਮੈਂ ਕਿਹਾ ਦੱਸਿਆ

ਤੇ ਕਹਿੰਦਾ ਤੁਸੀਂ ਕਿਉਂ ਖਾਂਦੇ ਉਹ ਕਹਿਣ ਦਾ ਤੁਹਾਨੂੰ ਕਿਹੜੀ ਕੋਈ sugar ਆ ਤੁਹਾਡੀ normal ਲਾਉਣ ਡਈ ਹਾਈ ਭੈਣੇਂ doctor ਨੇ ਡਰਾਤਾ ਕਹਿੰਦਾ ਤੁਹਾਡਾ ਤੇ ਪਾਸਾ ਰੁਕ ਜਾਣਾ ਸੀ ਇਕ ਤਾਂ ਹੀ ਬੱਬੂ ਦਸਨ ਡੇਹਾ ਸੀ ਇਹ ਪਹਿਲੇ sugar ਦੀ ਦਵਾਈ ਖਾਂਦੀ ਸੀ ਆਹੋ ਉਹ chandigarh ਵਾਲੇ doctor ਨੇ ਕੁੜੀਏ ਮੇਰੀ report ਦੱਸੀਂ ਮੈਨੂੰ ਦੋ ਤਿੰਨ ਵਾਰੀ ਉਹਨੇ test ਕੀ ਤੀ ਮੈਨੂੰ ਕਹਿੰਦਾ ਤੁਹਾਨੂੰ ਤੇ ਇਹ problem ਹੀ ਨਹੀਂ ਸੀ ਤੁਸੀਂ ਕਿਉਂ ਖਾਂਦੇ ਹੋ ਫੇਰ ਭਰਾਵਾਂ ਮੈਂ ਉਹ ਛੱਡੀ ਉਹ ਦਵਾਈ

ਆਹ ਤੇ ਫੇਰ ਜਾ ਕੇ ਮੈਂ ਕਿਹਾ ਲੈ ਭਰਾਵਾ ਸ਼ੁਕਰ ਐ chandigarh ਵਾਲੇ ਨੇ ਬਚਾ ਲਿਆ ਨਹੀਂ ਤਾਂ

ਮੈਂ ਨਾ ਆਹੋ ਤੇ ਮੈਂ ਕਈ ਵਾਰੀ ਏਦਾਂ ਬਹਿ ਜਾਣਾ ਮਤਲਬ ਕਈ ਵਾਰੀ ਕੋਈ ਚੀਜ਼ ਫੜ ਲੈਣੀ ਐਵੇਂ ਚੱਕਰ ਕਿਉਂ ਆਉਂਦੇ ਤੇ ਉਹ ਗੱਲ ਸੀ ਇਹ ਮੈਂ ਦਵਾਈ ਖਾਣ ਡਈ ਸੀ ਬਿਨਾਂ ਮਤਲਬ ਤੋਂ ਉਹ ਕਹਿੰਦੇ ਸ਼ੁਕਰ ਕਰ ਮਸਾਂ ਬਚ ਗਈਆਂ ਕੁੜੀਆਂ

ਵਿਆਹ ਵਿਆਹ ਤੇ ਤੈਨੂੰ ਪਤਾ ਪੰਦਰਾਂ ਵੀਹ ਦਿਨ ਚੱਲੇ ਆਂ ਲਗਾਤਾਰ

ਓਹੀ ਮੂੰਹ ਨਾਲ ਸਵਾਦ ਸਾਨੂੰ ਤੇ ਪਚਦੀ ਨਹੀਂ ਆਪਾਂ ਤੇ ਖਾਂਦੇ ਨਹੀਂ ਅਲਸੀ ਉਲਸੀ ਨਹੀਂ ਤਾਈ ਮੈਨੂੰ ਪਚ ਗਈ ਸੀ ਮਹੀਨਾ ਇੱਕ ਖਾਧੀ ਮੈਂ ਤੇਨੂੰ ਤਦ ਹੀ ਚੱਕਰ ਆਉਣ ਲੱਗ ਪਏ ਸੀ ਮੁੜ ਕੇ ਆਹੋ ਤੇ ਮੈਂ ਭਰਾਵਾ ਉਹ ਚੀਜ਼ ਨੂੰ ਦਫ਼ਾ ਹੀ ਮਾਰਿਆ ਮੀਟ ਅੜੀਏ ਮੈਨੂੰ ਹੁਣ doctor ਨੇ ਉਹ ਆਪਣਾ ਦਿਲ ਕਰਦਾ ਬਈ ਮੀਟ ਘਟ ਖਾਣਾ ਖਾਂਦੇ ਹੀ ਨਹੀਂ ਮੈਂ ਚਰਬੀ ਪਈ ਹੈ attack ਦੀ ਨਿਸ਼ਾਨੀ ਹੁੰਦੀ ਹੈ ਹਾਏ ਭਰਾਵਾਂ ਸੁੱਖ ਮੰਗ ਮੈਨੂੰ ਕੁਝ ਨਾ ਹੋਵੇ ਸੁੱਖ ਮੰਗੋ ਤੂੰ ਇਹਨਾਂ ਮੀਟ ਖਾਨੀ ਹਾਂ

ਉਧਰੋਂ ਪੰਦਰਾਂ ਵੀਹ ਰੋਟੀਆਂ ਖਾ ਜਾਨੀ ਐਂ ਪੰਦਰਾਂ ਵੀਹ ਰੋਟੀਆਂ ਨਹੀਂ ਅੜੀਏ ਦੋ ਹੀ ਰੋਟੀਆਂ ਖਾਣੀਆਂ ਪੰਦਰਾਂ ਵੀਹ ਨਹੀਂ ਉਤਰ੍ਹਾਂ ਹੀ ਘੋੜੇ ਕ ਦਿਨ ਅੜੀਏ ਸੱਚੀ ਆਹ ਜਿਹੜਾ ਮੇਰਾ ਢਿੱਡ ਬਾਹਰ ਨਿਕਲਿਆ ਭਰਾਵਾ ਮੈਨੂੰ ਰੋਟੀ ਖੁਆ ਦਿੰਦੀ ਸੀ ਖਰੇ ਕਿੰਨੀਆਂ ਕਿੰਨੀਆਂ ਇਹਨੇ ਮੈਨੂੰ ਖਵਾ ਦੇਣੀਆਂ

ਪੜੀਏ ਇਹਦੇ ਫੁਲਕੇ ਦਾ size ਹੈਗਾ ਹੋਰ

ਪਤਾ ਹੀ ਨਹੀਂ ਲਗਣਾ ਦੋ ਖਾਨੇ ਤੇ ਪਤਾ ਹੀ ਨਹੀਂ ਲਗਣਾ ਕੇ ਖਾਂਦੇ ਹਾਂ ਤੇ ਫੇਰ ਨਾ ਕੀ ਉਹਨੂੰ ਕਹਿੰਦੇ ਆ

ਅੱਛਾ ਅੱਛਾ ਮੈਂ ਕਿਹਾ ਹੁਣੇ ਸੌਂ ਜਾਂਦੇ ਆ ਝੱਟ ਹੂ ਗਿਆਰਾਂ ਵਜੇ

ਕਰਨ ਨਿਕਲਦੀਆਂ ਏਥੋਂ ਤੱਕ ਕੇ ਆਉਂਦੀ ਹੈ ਏਥੋਂ

ਆਹੋ ਕੰਮ ਦੀ ਆਹ ਕਿੰਨੀ ਮੋਟੀਆਂ

ਹੂ ਅੜੀਏ ਕੰਮ ਤੇ ਮੈਂ ਵੀ ਬਥੇਰਾ ਕਰਦੀ ਹਾਂ ਦੌੜ ਦੌੜ ਕੇ ਪਤਾ ਹੀ ਨਹੀਂ ਆਹ ਮੁੰਡੇ ਦੇ ਵਿਆਹ ਦੇ ਮਗਰੋਂ ਹੀ BP ਵਾਲੀ ਬਿਮਾਰੀ ਕਿੱਥੋਂ ਹੋ ਗਈ ਸ਼ੁਰੂ ਅਹ ਮੇਰੀ ਆਪ ਕਦੀ ਧੜਕਨ ਵੱਧ ਜਾਂਦੀ ਹੈ ਅੱਗੇ ਮੇਰਾ bp ਵਗਦਾ ਹੁੰਦਾ ਸੀ ਹੁਣ bp ਠੀਕ ਆ ਤੇ ਧੜਕਨ ਵਧ ਜਾਂਦੀ ਹੈ

ਮੈਂ ਤੇ ਨਾ ਸੱਚੀ ਮੈਂ ਕੱਲ ਵੀ chicken ਬਣਿਆ ਸੀ ਮੈਂ ਨਹੀਂ ਖਾਂਦਾ ਤੇ ਅੱਜ ਵੀ ਉਨ੍ਹਾਂ ਨੇ ਕਲੇਜੀ ਪੌਟਾਂ ਬਣਾਈਆਂ ਮੈਂ ਖਾਣੀਆਂ ਨਹੀਂ ਨਹੀਂ ਮੈਂ ਤੇ ਉਹਦੇ ਹਾਂ ਜਿਹੜੀਆਂ munch chocolate ਹੈਨਾ

ਉਹ ਖਾਂਦੀ ਹੁੰਦੀ ਹਾਂ ਕਦੀ ਕਦੀ ਤੇ ਫੇਰ normal ਹੋ ਜਾਂਦੀ ਸੀ ਧੜਕਨ

chocolate ਤੇ ਵਧੀਆ ਹੈ ਅੜੀਏ ਓਹੋ ਹੀ ਖੜ੍ਹੀ ਹੁੰਦੀ ਹੈ ਅੱਗੇ ਉਸ ਤੋਂ ਬਾਅਦ ਡੱਬਾ ਲਿਆਂਦਾ

ਅੱਛਾ ਅੱਜ ਦੀ ਸੁਣ ਲ ਅੱਜ ਮੇਰੇ ਕੋਲ

ਉਹੋ ਜਿਹੜੀ ਲੂਲੀਆਂ ਜਹੀਆਂ ਆਈਆਂ ਚਿੜੀਆਂ ਬੈਠੀਆਂ ਸੜਕ ਤੇ

ਮੈਂ ਕਿਹਾ ਕਿ ਬਈ ਮੈਂ ਸੱਤਰ ਰੁਪਈਏ ਲੈਨੀ ਹਾਂ

ਨਾ ਮੈਂ ਤੇ ਤੀਹ ਦੇਨੇ ਆਂ ਪਹਿਲਾਂ

ਫੇਰ ਉਹ ਉਹ ਟੀਕੂ ਦੀ ਜਨਾਨੀ ਪਤਾ ਕੀ ਕਰਦੀ ਆਜਾ ਮੈਂ ਕਰ ਦੇਣੀਆਂ ਤੇਰੇ ਨਾ ਫਿਰ ਉਹਨੇ ਮੈਂ ਵਾਜ਼ ਦਿੱਤੀ ਉਹਨੂੰ ਮੈਂ ਕਿਹਾ ਆਜਾ ਕੋਈ ਨਹੀਂ ਕਰਦੇ ਨਹੀ ਹਾਂ ਤੇਰੇ ਤੀਹ ਰੁਪਈਏ ਉਸ ਤੋਂ ਲਏ ਤੇ ਮੈਂ ਕੀਤੀ ਆਈ ਅੜੀਏ ਧਾਗਾ ਤੇ ਕੀ ਲਗਾਉਣਾ ਸੀ ਤਾਈ

ਕੀ ਉਹਨੂੰ ਕਹਿੰਦੇ cut ਹੀ ਬੜੇ ਲੱਗਣ ਹਾਏ ਹਾਏ skin ਇੰਨੀ ਪਤਲੀ ਤੋਬਾ ਤੋਬਾ

ਆਹ ਦਸ ਕਰ ਲਓ ਮੈਂ ਕਿਹਾ ਇਨ੍ਹਾਂ ਦੀਆਂ ਗੱਲਾਂ ਹੈਂ ਬੈਠੀ ਲਵਾਉਣ ਧਾਗਾ ਤੇ ਅੱਗ ਲੱਗਣਾ ਮੱਥਾ ਹੀ ਸਾਰਾ ਛਲੋਈ ਜਾਨ ਡਆ ਵਾਹ ਹੈਂ OK ਦੇਸ਼ਾਂ ਨੇ ਦੇਸ਼ਾਂ ਨੇ ਪਤਾ ਮੈਨੂੰ ਅੱਜ ਕੀ ਕਿਹਾ, ਕਹਿੰਦੀ ਅੜੀਏ ਸੂਟ ਵਿਖਾਓ ਮੈਂ ਕਿਹਾ ਅੜੀਏ ਚੁੰਨੀਆਂ ਹੈ ਨਹੀਂ ਨਾਲ ਕਹਿੰਦੀ ਚੁੰਨੀਆਂ ਮੰਗਾਂ ਦੀ ਧੀ ਮੈਂ ਪੰਜ ਪੰਜ ਸੌ ਦਾ ਲੈ ਲੈਨੀ ਹਾਂ ਮੈਂ ਕਿਹਾ ਪੰਜ ਸੌ ਵਾਲਾ ਹੈ ਨਹੀਂ ਗਾ ਮੈਂ ਤੇ ਕਿਹਾ ਪੰਦਰਾਂ ਪੰਦਰਾਂ ਸੌ ਦਾ ਇਹ ਸੂਟ ਕੰਡਿਆਂ ਵਾ ਤੇ ਕਹਿੰਦੀ ਅੜੀਏ ਚੱਲ ਮੈਨੂੰ ਪੰਜ ਸੌ ਦਾ ਦਾਦੇ ਮੈਂ ਕਿਹਾ ਨਹੀਂ ਮੈਂ ਕਿਹਾ ਮੇਰੀ ਆਪਣੀ ਖਰੀਦ ਸੱਤ ਸੌ ਰੁਪਿਆ ਆ ਠੀਕ ਆ

ਤੇ ਤੂੰ ਮੈਂ ਕਿਹਾ ਏਦਾ ਕਰ ਅੱਠ ਸੌ ਦੇ ਦੇ ਤੇ ਲੱਲੇ

ਕਹਿੰਦੀ ਨਹੀ ਮੈਨੂੰ ਪੰਜ ਸੌ ਦਾ ਹੀ ਦੇ ਮੈਂ ਕਿਹਾ ਨਹੀਂ ਅੜੀਏ ਪੰਜ ਸੌ ਦਾ ਨਹੀਂ ਪੁੱਗਦਾ

ਠੀਕ ਆ ਨਾ ਉਹ ਜੁੜੇ ਤੁਹਾਨੂੰ ਸੂਟ ਦਿਖਾਏ ਸੀ ਗੇ ਮੈਂ

ਆਹੋ ਮੈਂ ਕਿਹਾ ਚੱਲ ਉਹ ਲੈ ਲੈ ਜਿਹੜਾ ਪੰਜ ਸੌ ਵਾਲਾ ਹੈ ਨਾ ਨਹੀਂ

ਸੌ ਸੌ ਦੀ ਉਹਨੂੰ ਚੁੰਨੀ ਮੰਗਾ ਕੇ ਦੇਣੀਆਂ

ਚੁੰਨੀਆ ਜਿੱਥੋਂ ਮੈਂ ਸੂਟ ਚੁੱਕੇ ਹੈ ਨਾ ਸੌ

ਆਹੋ ਏ ਏ ਤੁਹਾਡਾ ਅੰਬਰਸਰ੍ਹੋਂ ਜਾਂ ਲੁਧਿਆਣਿਓਂ ਜਾਂ ਜਲੰਧਰੋਂ ਚੁੱਕਦੇ ਆ

ਆਹੋ ਸੂਟ ਜੇ ਮੰਗਵਾਣੇ ਹੋਣ ਥੋੜੇ ਰੰਗ ਮੈਨੂੰ ਦੱਸ ਦਈ ਮੈਂ ਤੈਨੂੰ ਮੰਗਵਾ ਦਿਆਂਗੀ

ਅੱਛਾ ਉਹੋ ਹੀ

ਹੂਂ ਉਹ ਪੂਜਾ ਆਈ ਸੀ danny ਆਇਆ ਸੀ

ਹਾਂ ਨਹੀਂ ਸੂਟ ਤੇਰੇ ਵਧੀਆ ਸੋਹਣੇ ਆ cotton ਦੇ

ਸੂਟ ਤੇਰੇ ਸੋਹਣੇ ਤੇਰੀਆਂ ਚੁੰਨੀਆਂ ਵੀ ਸੁਣਿਆ ਹੁੰਦੀਆ ਹੈ ਨਾਲ ਦਿਆਂ

ਚੁੰਨੀਆਂ ਓਥੋਂ ਲਿਆਂਦੀ ਸੀ ਨਾ ਸੁਤੀ

ਹੂਂ

ਰੋਟੀ ਨਹੀਂ ਮੈਂ ਹਾਲੇ ਖਾਦੀ ਅੜੀਏ ਸਾਡੀ ਅੱਜ late ਹੀ ਹੈ ਰੋਟੀ

ਪਤੀਲਾ ਚਾੜ੍ਹ ਕੇ ਰਖਿਆ ਚੋਲਾ ਦਾ

ਨਹੀਂ ਬਾਰਾਂ ਨਹੀਂ ਵੱਜਣੇ

ਹਾਂ ਚੱਲ ਠੀਕ ਹੈ ਤਾਈ ਹੁਣ ਮੈਂ ਫੇਰ ਹੁਣ ਵੇਖਾਂ ਰੋਟੀ ਪਾਣੀ ਦਾ

ਹੈਲੋ ਹੈਲੋ ਹਾਂ ਪੂਜਾ ਕੀ ਹਾਲ ਵਧੀਆ, ਕੀ ਦਈ ਕਰਨ। ਕੁੱਛ ਨੀ ਕਰਨ ਡਈ ਕਰਨਾ ਕੀ ਏ। ਅੱਛਾ, ਹੋਰ। ਹਾਂ ਵਧੀਆ ਤੂੰ ਸੁਣਾ। ਹਾਂ ਵਧੀਆ ਕੀ ਦਈ ਕਰਨ। ਕਰਨਾ ਕੀ ਏ ਕੁੱਛ ਨੀ। ਦੁਪਹਿਰ ਦੀ ਰੋਟੀ ਬਣਾ ਲਈ ਆ। ਰੋਟੀ-ਪਾਣੀ ਬਣਾ ਲਿਆ ਵਾਂ ਕੇ। ਹੋਰ ਫੇਰ ਨਿੰਮੇ ਹੋਣੇ ਕੀ ਦਏ ਕਰਨ। ਆਂ ਏ ਇੰਨਾ ਕਿਤੇ ਇੰਨ੍ਹਾਂ ਕਿਤੇ ਕੰਮਕਾਰ ਹੁੰਦਾ ਵਾਂ ਮੈਨੂੰ ਮੈਂ ਤੈਨੂੰ ਕੀ ਦੱਸਾ ਆਪਣੀ ਜ਼ਿੰਦਗੀ ਦੇ ਕਿਤੇ ਸਿਰ ਖੂਰਕਣ ਨੂੰ ਕਿਤੇ ਟੈਮ ਨੀ ਲੱਗਦਾ, ਕੀ ਬੰਦਾ ਕਰੇ ਆਖਰ। ਇੰਨੇ ਮਾੜੇ ਹਾਲਾਤ ਹੋ ਗਏ ਬਾਂਡੇ ਓ ਸਹੁਰੇ ਜਾ ਕੇ। ਮੈਨੂੰ ਸਿਰ ਖੂਰਕਣ ਨੂੰ ਕਿਤੇ ਟੈਮ ਨੀ ਲੱਗਦਾ ਤੇ ਬੰਦਾ ਕੀ ਕਰੇ ਆ ਕਰੇ ਹੁਣ ਤੂੰ ਮੈਨੂੰ ਦੱਸ। ਜਾਂ ਪਤਾ ਆਪਣੀ ਸੱਸ ਨੂੰ ਕਹਿ ਲਿਆ ਕਰ ਕਰਾਂ ਦਿਆਂ ਕਰ ਥੋੜ੍ਹਾ ਪਤਾ ਤੈਨੂੰ ਠੇਕਾ ਥੋੜੀ ਏ, ਰਹਿਣ ਦੇ ਘਰ ਨਹੀਂ ਕਰਦੀ ਤੇ ਦਫ਼ਾ ਕਰ। ਜੇ ਕਹੀਏ ਕੋਈ ਕੰਮ ਕਰਵਾਉਣੇ ਵੇਲੇ ਤੇ ਕਹਿ ਦਿੰਦੇ ਕੀ ਹੁਣ ਕਾਹਦੇ ਲਈ ਆਈ ਏ ਇੱਥੇ ਤੂੰ ਨੀ ਕੋਈ ਕੰਮ ਕਰ ਸਕਦੀ ਹਜੇ ਇੰਨਾਂ ਕੰਮ ਕਰਦੀ। ਤੇ ਕਰੀ ਜਾ ਵਾਂ। ਉਹਨੂੰ ਕਹਿਣਾ ਹੀ ਮੈਂ ਕੰਮ ਹੀ ਕਰਦੀ ਸਾਰਾ ਦਿਨ ਹੋਰ ਕੀ ਕਰਾਂ। ਮੈਂ ਤਾਂ ਉੱਦੇ ਟਾਈਮ ਦੀ ਗੱਲ ਨੀ ਦੱਸੀ ਮੰਮੀ ਹੋਣਾ ਨੂੰ ਮੈਂ ਕਰਨੀ ਗੱਲ ਘਰ ਮੇਰੇ ਨਾਲ਼ ਇੱਦਾ ਕਰਦੇ ਏ।

ਮੈਂ ਕਿਹਾ ਮੈਂ ਦੱਸ। ਕੋਇਨੀ ਆਜੀ ਇੱਥੇ ਰਹਿਜੀ ਇੱਥੇ ਕੋਈ ਮਹੀਨਾ ਕ। ਆਹੋ-ਆਹੋ ਕੋਈ ਨੀ ਆਵਾਂਗੀ ਰਹਿ ਕੇ ਜਾਵਾਂਗੀ ਕਿਹੇ ਦਿਨ। ਅੱਛਾ। ਹਮ ਹੋਰ ਸੁਣਾ ਤੂੰ। ਹੋਰ ਬਸ ਵਧੀਆ।

ਤੇਰੀ ਆਵਾਜ਼ ਬੜੀ ਕੱਟ-ਕੱਟ ਆਉਣ ਦਈ ਜਾ, ਕਿੱਥੇ ਵੜੀ ਏ। ਆਓ ਇੱਥੇ ਚੱਲੀਆਂ ਹੀ ਗੁਰਦੁਆਰੇ ਕਹਿਣ ਤਾਂ ਦਈ ਏ ਚੱਲੀ ਏ ਦਿਆਂ ਬਾਬਾ ਬੋਲਣ ਕਹਿਣ ਦਏ ਏ ਇੱਥੇ ਚੱਲੀ ਏ ਗੁਰਦੁਆਰੇ ਮੈਂ ਕਿਹਾ ਚੱਲ ਹੋ ਆਉਣੇ ਘੜੀ ਦੀ ਘੜੀ ਮੱਥਾ ਟੇਕ ਆਉਣੇ ਏ। ਆਹੋ, ਆਪਾਂ ਚਰਚ ਜਾਣੇ ਏ ਤੇ ਹੁਣ ਤੂੰ ਗੁਰਦੁਆਰੇ ਨੂੰ ਮੰਨਣ ਲੱਗ ਪਈ ਏ। ਆਹੋ ਤੇ ਵਿਆਹ ਵਾਂ ਲਾਂਗੇ ਕੁੜੀ ਦਾ ਤੇ ਉਹ ਰਾਤ ਨੂੰ ਚੱਲ ਜਾਈ ਦਾ ਗਾਉਣ ਤੇ ਉੱਥੇ ਟੈਮ ਬੜਾ ਲੱਗ ਜਾਂਦਾ ਏ ਤੇ ਉਹ ਫੇਰ ਅਗਲੇ ਦਿਨ ਫੇਰ ਸਵੇਰੇ ਜਾਗ ਨੀ ਆਉਂਦੀ ਛੇਤੀ। ਬੁੱਢੀਆਂ ਆਉਣ ਨੀ ਦਿੰਦੀਆਂ ਛੇਤੀ, ਤੇ ਫੇਰ ਅਗਲੇ ਦਿਨ ਤੈਨੂੰ ਪਤਾ ਨਿਆਣਿਆਂ ਸਕੂਲ ਜਾਣਾ ਹੁੰਦਾ ਵਾਂ। ਤੂੰ ਵੀ ਨੱਚਦੀ ਹੁੰਨੀ ਏ ਉੱਥੇ। ਆਹੋ ਉਹ ਤਾਂ ਬਥੇਰਾ ਕਹਿੰਦੇ ਮਾਮਾ ਨੀ ਆਉਂਦਾ ਮਾਮਾ ਨੀ ਆਉਂਦਾ ਤੇ ਮੈਂ ਕਿਹਾ ਕਿ ਪਤਾ ਮਾਮਾ ਚ ਕਾਹਦੀ ਆਕੜ ਏ ਮਾਮਾ ਕਿਉਂ ਨੀ ਆਉਂਦਾ ਨਾ ਕੇਹੇ ਨੂੰ ਫ਼ੋਨ ਕਰਦਾ ਨਾ ਪੁੱਛਦਾ ਨਾ ਗਿੱਛਦਾ ਕੁੱਛ।

ਮਾਮੇ ਇੱਦਾ ਦੇ ਹੁੰਦੇ ਸਾਰਿਆਂ ਦੇ ਤੈਨੂੰ ਪਤਾ ਮਾਮੀਆਂ ਦੇ ਵਿਆਹ ਹੋ ਹਟਦੇ ਫੇਰ ਇੱਦਾ ਦੇ ਹੁੰਦੇ ਏ ਸਾਡਾ ਤਾਂ ਆਪ ਨੀ ਫ਼ੋਨ ਫਾੱਨ ਕਰਦਾ ਕਿਤੇ ਹੀ ਏ ਜੇ ਆਪਾਂ ਕਰ ਦਈਏ। ਆ ਜਾਇਆ ਕਰ ਤੂੰ ਫੇਰਾ-ਫੂਰਾ ਮਾਰ ਜਾਇਆ ਕਿਤੇ ਕ। ਫੇਰ ਗੱਲਾਂ ਕਰਦੇ ਨਾ ਤੇ ਤੇਰਾ ਭਰਾ ਨਾ ਤੇਰਾ ਕਿਹੜਾ ਆਉਂਦਾ ਵਾਂ ਤੇਰਾ ਭਰਾ ਤੇ ਰੰਡਾ ਵਾਂ ਉਹਨੂੰ ਤੇ ਅਵਾਰਾ -ਫਿਰਦਾ ਵਾਂ ਤੇਰੇ ਭਰਾ ਨੂੰ ਕਿਹੜਾ ਮਿਲਣ ਵਰਤਣ ਦੀ ਅਕਲ ਏ ਤੂੰ ਆ ਜਾਇਆ ਕਰ ਹਾਂ। ਕੋਈ ਗੱਲ ਨੀ ਮਾਰਿਆ ਕਰਾਂਗੇ ਚੱਕਰ। ਆਹੋ ਤੇ ਆਵਾਜ਼ ਕਿਉਂ ਕੱਟ-ਕੱਟ ਕੇ ਆਉਣ ਦਈ ਏ। ਤੂੰ ਕਹਿਣਾ ਹੀ ਭਰਾ ਤੇ ਨਸ਼ੇੜੀ ਏ।

ਤੂੰ ਕਹਿਣਾ ਹੀ ਭਰਾ ਵਿਹਲੇ ਥੋੜ੍ਹੀ ਏ ਉਹ। ਕਹਿਣਾ ਹੀ ਭਰਾ ਵਿਹਲ਼ੇ ਥੋੜ੍ਹੀ ਏ। ਮੈਂ ਤੇ ਕਿਹਾ ਮੈਂ ਕਿਹਾ ਉਹ ਕੰਮਕਾਰ ਕਰਦੇ ਏ ਭਰਾ ਵਿਹਲ਼ੇ ਨਹੀਂ ਏ ਮੈਂ ਕਿਹਾ ਅਹੀ ਜਦੋਂ ਲੋੜ ਹੋਏਗੀ ਮੈਂ ਸੱਦ ਲਾ ਗੀ ਆਪੇ ਠੀਕ ਏ ਮੈਂ ਅਜੇ ਮੈਂ ਕਿਹਾ ਮੈਨੂੰ ਹਜੇ ਮਰਨ ਨੀ ਦਈ ਤੰਗ ਨੀ ਆਈ ਦੀ ਕਿਸੇ ਚੀਜ਼ ਤੋਂ ਜਿਹੜਾ ਉਹਨੂੰ ਮੈਂ ਸੱਦਾ। ਮੈਂ ਤੇ ਮੇਰੇ ਘਰਵਾਲਾ ਚੰਗਾ ਮੈਂ ਤਾਂ ਨੀ ਕੋਈ ਗੱਲ-ਗੂਲ ਕਰਦੀ ਮੈਂ ਕਿਹਾ ਜੇ ਤੇ ਮੇਰਾ ਘਰਵਾਲਾ ਵੀ ਮੇਰੇ ਨਾਲ਼ ਮਾੜੀ ਕਰੇ ਫੇਰ ਮੈਂ ਲੜਦੀ-ਲੂੜਦੀ ਚੰਗੀ ਲੱਗਾ ਪਰ ਇਹ ਹੈ ਕਿ ਉਹਦੀ ਜ਼ੁਬਾਨ ਬੜੀ ਏ ਸੱਸ ਮੇਰੀ ਦੀ। ਸੱਸ ਦੀ ਕੇਹੇ ਦਿਨ ਫੜ ਲਈ ਗੁੱਤੜੀ ਤੇ ਘੁੰਮਾ ਦੀ।